ਤੁਸੀਂ ਦੇਖ ਸਕਦੇ ਔ ਬਹੁਤ ਸਾਰਾ ਸਮਾਨ ਪਿਆ ਹੋਇਆ ਜਿਵੇਂ ਕਿ ਰੈਕ ਦੇ ਵਿੱਚ ਬਹੁਤ ਸਾਰਾ ਸਮਾਨ ਲੱਗਿਆ ਹੋਇਆ ਵਾ।

ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸਾਰੇ ਮਾਰਬਲ ਪਏ ਹੋਏ ਆ ਤੇ ਇਹਨਾਂ ਦੇ ਡਿਜ਼ਾਇਨ ਵੀ ਬਹੁਤ ਸੋਹਣੇ ਹੈਗੇ ਆ ਤੁਸੀਂ ਵਿਜਿਟ ਕਰ ਸਕਦੇ ਆ ਤੇ ਆਪਣੀ ਚੋਇਸ ਦੇ ਮਾਰਬਲ ਲੈ ਸਕਦੇ ਆ।

ਤੇ ਬਹੁਤ ਹੀ ਵਧੀਆ ਇਹਨਾਂ ਦਾ ਗਰੁੱਪ ਹੈਗਾ ਆ ਤੇ ਡੀ_ਜੇ ਵੀ ਬਹੁਤ ਵਧੀਆ ਸਾਊਂਡ ਕੁਆਲਿਟੀ ਆ ਤੇ ਲਾਈਟਿੰਗ ਵੀ ਇਹਨਾਂ ਦੀ ਬਹੁਤ ਵਧੀਆ ਹੈਗੀ ਆ।

ਇਸ ਪਿੱਚਰ ਵਿੱਚ ਜਿਹੜਾ ਵਿਊ ਨਜ਼ਰ ਆ ਰਿਹਾ ਆ ਤੁਸੀਂ ਦੇਖ ਸਕਦੇ ਆਂ ਇੱਕ ਮੇਲੇ ਦਾ ਵਿਊ ਨਜ਼ਰ ਆ ਰਿਹਾ ਆ।

ਇੱਥੇ ਤੁਹਾਨੂੰ ਮਿੱਲ ਸਕਦੀ ਹੈ ਡੈਕੋਰੇਸ਼ਨ ਲਾਈਟ ਸਪੈਸ਼ਲ ਲੇਜ਼ਰ ਲਾਈਟ ਐੱਸ_ਐਮ_ਡੀ ਰੋਪ ਲਾਈਟ ਵੋਲ ਲਾਈਟ ।

ਇਸ ਪਿੱਚਰ ਵਿੱਚ ਜਿਹੜਾ ਵਿਊ ਨਜ਼ਰ ਆ ਰਿਹਾ ਐ ਇੱਕ ਰੈਸਟੋਰੈਂਟ ਦਾ ਵਿਊ ਨਜ਼ਰ ਆ ਰਿਹਾ ਐ ਤੁਸੀਂ ਦੇਖ ਸਕਦੇ ਔ ਰੈਸਟੋਰੈਂਟ ਇਸ ਟਾਈਮ ਪੂਰਾ ਫੁੱਲ ਹੈਗਾ ਏ ਆ।

ਇਸ ਫੋਟੋ ਵਿੱਚ ਜਿਹੜਾ ਵਿਊ ਨਜ਼ਰ ਆ ਰਿਹਾ ਹ ਇੱਕ ਮੰਦਿਰ ਦਾ ਵਿਊ ਨਜ਼ਰ ਆ ਰਿਹਾ ਆ।

ਬਾਹਰ ਬਾਈਕ ਲੱਗੇ ਹੋਏ ਐਕਟੀਵਾ ਲੱਗੀਆਂ ਹੋਈਆਂ ਵਾ ਗੱਡੀਆਂ ਖੜੀਆਂ ਹੋਈਆਂ ਵਾ ਬਹੁਤ ਹੀ ਵਧੀਆ ਇੱਥੇ ਦੀ ਪਾਰਕਿੰਗ ਆ।

ਤੇ ਇਸ ਪਿੱਚਰ ਵਿੱਚ ਜਿਹੜਾ ਵਿਊ ਨਜ਼ਰ ਆ ਰਿਹਾ ਹੈ ਇੱਕ ਮੰਦਿਰ ਦਾ ਵਿਊ ਨਜ਼ਰ ਆ ਰਿਹਾ ਹੈ ਤੁਸੀਂ ਦੇਖ ਸਕਦੇ ਆ ਮੰਦਿਰ ਦੇ ਅੰਦਰ ਬਹੁਤ ਸਾਰੀਆਂ ਫੋਟੋਆਂ ਪਈਆਂ ਹੋਈਆਂ ਵਾ।

ਇਸ ਫੋਟੋ ਵਿੱਚ ਜਿਹੜਾ ਵਿਊ ਨਜਰ ਆ ਰਿਹਾ ਆ ਤੁਸੀਂ ਦੇਖ ਸਕਦੇ ਹੋ ਇੱਥੇ ਘਰ ਬਣ ਰਿਹਾ ਵਾ ।

ਇਹ ਇਸ ਫੋਟੋ ਵਿੱਚ ਜਿਹੜਾ ਵਿਊ ਨਜ਼ਰ ਆ ਰਿਹਾ ਤੁਸੀਂ ਦੇਖ ਸਕਦੇ ਇੱਕ ਰੈਸਟੋਰੈਂਟ ਦਾ ਵਿਊ ਨਜ਼ਰ ਆ ਰਿਹਾ ਏ ਆ।

ਤੇ ਜਿਹੜੀ ਏਜੰਸੀ ਹੈਗੀ ਆ ਕੁਲਾਨੀ ਗੈਸ ਸਰਵਿਸ ਹੈਗੀ ਆ। ਕਪੂਰਥਲਾ ਦੇ ਵਿੱਚ ਹੈਗੀ ਆ। ਇੰਡੀਅਨ ਗੈਸ ਸਰਵਿਸ ਹੈਗੀ ਆ।

ਤੁਸੀਂ ਆਪਣੀ ਚੋਇਸ ਦਾ ਕੋਈ ਵੀ ਅਲੋਏ ਵੀਲ ਲੈ ਸਕਦੇ ਆ ਤੇ ਵਿਜਿਟ ਕਰ ਸਕਦੇ ਆ।

ਤੇ ਬਹੁਤ ਹੀ ਵਧੀਆ ਤਰੀਕੇ ਨਾਲ ਕੀਤੀ ਗਈ ਆ। ਆਸੇ-ਪਾਸੇ ਹਰਿਆਲੀ ਵਾਲਾ ਵਾਤਾਵਰਨ ਆ।

ਤੇ ਮਾਲ ਤਿਆਰ ਹੋ ਰਿਹਾ ਆ ਜਿਹੜੇ ਵਰਕਰ ਆ ਵਰਕਰ ਕੰਮ ਕਰਦੇ ਹੋਏ ਨਜ਼ਰ ਆ ਰਹੇ ਆ।

ਇਸ ਪਿਕਚਰ ਵਿੱਚ ਜਿਹੜਾ ਤੁਸੀਂ ਵੀ ਉਹ ਦੇਖ ਸਕਦੇ ਹੈ ਵਿਊ ਹੈਗਾ ਪਾਰਕਿੰਗ ਦਾ ਬਹੁਤ ਹੀ ਵਧੀਆ ਪਾਰਕਿੰਗ ਹੈਗੀ ਆ ਤੇ ਤੁਸੀਂ ਦੇਖ ਸਕਦੇ ਆ ਗੱਡੀਆਂ ਵੀ ਖੜੀਆਂ ਹੋਈਆਂ ਵਾ।

ਤੁਸੀ ਦੇਖ ਸਕਦੇ ਆਂ ਪਾਰਕ ਦੇ ਵਿੱਚ ਬਹੁਤ ਸਾਰੇ ਫਲਾਵਰ ਲੱਗੇ ਹੋਏ ਆ ਤੇ ਬਹੁਤ ਸਾਰੇ ਪੇੜ ਪੌਧੇ ਵੀ ਲੱਗੇ ਹੋਏ ਆ ਝੂਲੇ ਵੀ ਲੱਗੇ ਹੋਏ ਆ।

ਇਸ ਪਿੱਚਰ ਵਿੱਚ ਜਿਹੜਾ ਵਿਊ ਵੇਖਣ ਨੂੰ ਮਿਲ ਰਿਹਾ ਤੁਸੀ ਦੇਖ ਸਕਦੇ ਹੋ ਜਾਗਰਨ ਦਾ ਵਿਊ ਹੈਗਾ ਆ ਮੂਰਤੀਆਂ ਲੱਗੀਆਂ ਹੋਈਆਂ ਜਿਵੇਂ ਕਿ ਮਾਤਾ ਕਾਲੀ ਦੀ ਮੂਰਤੀ ਹੈਗੀ ਆ।